ਹਾਂ ਮੈਂ ਵੀ ਮੇਰਾ ਵੀ ਇਹੋ ਇਰਾਦਾ ਆ ਮੁੜਕੇ ਘਰ ਵੀ, ਕੰਮ ਕੁਮ ਕਰਨਾ ਹੁੰਦਾ ਹਨੀ ਸੌਖਾ ਹੋ ਜਾਂਦਾ ਹਮ ਹੋਰ। ਮੈਂ red ਚ ਲਏ ਹੁਣ ਰੰਗ ਤੇ . ਠੀਕ ਆ dark ਥੋੜਾ ਜੇਹਾ ਗੰਦਾ ਘੱਟ ਹੁੰਦਾ। ਗੰਦਾ ਵੀ ਘੱਟ ਓਦਾਂ ਫਿੱਕਾ ਬਿਲਕੁਲ ਹੀ ਫਿੱਕਾ ਲਈਏ ਤੇ ਝੱਟ ਹੀ ਪੁਰਾਣ ਜੇਹਾ ਲੱਗਣ ਲਗ ਪੈਂਦਾ ਆਹੋ। ਤੇ ਗਾੜਾ ਰੰਗ ਜਿਹੜਾ ਉਹ ਨਹੀਂ ਫਿਰ ਲਗਦਾ। ਦੀਦੀ phone ਆਉਣ ਡੇਆ ਲਗਦਾ ਖਰੇ ਬਾਹਰੋਂ ਬੰਟੀ ਕਰਨ ਡੇਆ ਈ . ਹਾਂ ਮੇਰੀ ਗੱਲ ਸੁਣ।

ਮੇਰੀ ਅਹ ਇੱਕ minute ਤੂੰ ਸੂਟ ਹੁਣ ਕਿੰਨੇ ਲੈਣੇ ਆ? ਮੈਂ ਲੈਣੇ ਹਲਕੇ ਹਲਕੇ ਲੈਣੇ ਕੋਈ, ਦੋ ਕ ਲੈ ਲਾਂਗੀ ਮੈਂ ਤਿੰਨ ਤਿੰਨ ਕ ਸੋ ਦੇ ਘਰ ਪਾਉਣ ਲਈ . tshirt ਹੈਗੀਆਂ t-shirt ਹੈਗੇ ਆ।

ਆਹੋ ਗਾ ਹੁਣ ਪਜਾਮੇ ਹੀ ਪੈਣੇ ਆ . ਦੋ ਕ ਮੈਂ ਕਿਹਾ ਲੈ ਲਾਂਗੀ ਬਹੁਤ. ਆਹੋ slipper ਲੈਣ ਜਾਣਾ ਈ ਮੈਂ ਹੁਣ ਹੈਂ?

ਅੱਛਾ slipper ਮੈਨੂੰ ਵੀ ਦੱਸ ਦੀ ਕਿਤਰਾਂ ਦੇ ਲਏਂਗੀ ਫਿਰ ਮੈਨੂੰ ਵੀ ਦੱਸ ਦੀ।

Photo ਪਾ ਦਾਂਗੀ। ਦੋ ਕ ਲੈਣੇ, ਓਤਰਾਂ ਮੈਂ ਲਈ ਤੇ ਹੈਗੀ ਆ ਉਹ ਦੂਸਰੀ ਜੁੱਤੀ ਮੈਂ ਮੈਂ ਕਿਹਾ ਚੱਪਲ ਵਾਂਗ ਜਿਹੜੀ ਦੂਸਰੀ ਮੋਟੀ।

ਮੈਂ ਥੋੜੇ flat ਜਹੇ ਹੋਏ flat ਚ ਲੈਣੇ ਆ ਹੁਣ। ਤੇ ਓਹਨਾ ਨੂੰ ਹੀ slipper ਕਹਿੰਦੇ ਆ flats ਨੂੰ। ਆਹੋ ਇਹ ਤਾਂ ਇਹ ਤਾਂ ਉੱਚੀ ਆ ਨਾ ਮੇਰੀ ਜੁੱਤੀ ਮੋਟੀ ਜਿਹੜੀ black ਵਾਲੀ।

ਵੇਖੀ ਨਹੀਂ ਸੀ ਤੁਸੀਂ ਓਦਨ। ਹਾਂ ਉਹ ਠੀਕ ਆ ਮੋਟੀ ਜੁੱਤੀ ਦਾ ਹੁੰਦਾ ਬੀ ਕੀਤੇ ਅੱਗੇ ਪਿੱਛੇ।

ਮੈਂ ਕਹਿਣ ਡੀ ਬੀ ਉਹ ਦੂਸਰੇ ਲੈਣੇ slipper ਜਿਹੜੇ ਪਿੱਛੋਂ ਅੱਡੀ ਬੰਦ ਅੱਡੀਆਂ ਪਤਾ ਨੀ ਕਿਉਂ ਗਰਮੀਆਂ ਨੂੰ ਫੁੱਟ ਦੀਆਂ . ਘਰੇ dust ਅਹ ਘੱਟੇ ਨਾਲ। ਹਮ ਘਟ ਨਾਲ ਘੱਟੇ ਨਾਲ ਗਲੇਆਂ ਦੀ infection ਜਾਇਦਾ ਵੈਸੇ ਬਾਹਰ ਤੇ ਨਹੀਂ ਜਾਇਦਾ ਘਰਾਂ ਚ ਆਉਂਦਾ ਨਾ ਲੋਕੀ ਜਦੋਂ ਤੂੜੀਆਂ ਘਰਾਂ ਚ ਪਾਉਂਦੇ ਆ। ਆਹੋ ਇਹ ਤੇ ਹੈ। ਹਵਾ ਚ ਚਿੱਥਾਂ ਥਾਣੀ ਆ ਜਾਂਦੀ ਘਰਾਂ ਦੀ ਚਿੱਥਾਂ ਹੁੰਦੀਆਂ ਨੀ ਜਿਹੜੀਆਂ ਦਰਵਾਜੇ ਦੀਆਂ ਓਹਨਾ ਥਾਣੀ ਵੀ ਘੱਟਾ ਆ ਜਾਂਦਾ। ਬੜਾ, ਝਾੜਦੇ ਰਹਿਦਾ .

ਥੱਕ ਜਾਇਦਾ ਫਿਰ ਆਹ ਮੈਂ ਕਹਿਣ ਡੀ ਸੀ ਕਿ ਕਦੋ ਮੁੱਕੇਗਾ ਤੂੜੀ ਦਾ ਕੰਮ ਤੇ ਕਿੱਦੋ ਧੋਣਾ ਧਾਣਾ ਬੰਦ। ਕਹਿੰਦੇ ਥੋੜੇ ਦਿਨ ਬਸ ਮੁੱਕ ਜਾਣਾ ਵਾ। ਹਾਂ ਵਾਹਵਾ ਈ ਲੰਬਾ ਹੋ ਜਾਂਦਾ ਆ ਨੀ ਨੀ ਕੰਮ ਤੂੜੀ ਦਾ। ਹਮ ਪਿਛਲੇ ਮਹੀਨੇ ਸ਼ੁਰੂ ਹੋਇਆ ਆ। ਹਾਡੇ ਤੇ ਘਰ ਦੇ ਅੱਗੋਂ ਦੀ, ਮਹੀਨਾ ਹੋ ਈ ਗਿਆ ਆ, ਹਾਂਜੀ ਹਾਡੇ ਨਾ ਘਰ ਦੇ ਅੱਗੋਂ ਦੀ ਜਾਂਦੀ ਆ।

ਹਾਂ ਤੇ ਉਹ ਸਾਰੀ ਉੱਡ ਕੇ ਫਿਰ ਆ ਦੇ ਅੰਦਰ ਅੰਦਰ ਪੱਖੇ ਲੱਗੇ ਹੁੰਦੇ ਆ ਅੰਦਰਾਂ ਚ ਜਾਂ .

ਬੰਟੀ phone ਕਰਨ ਡੇਆ ਈ, ਹਾਂਜੀ। ਦੋ minute ਦੋ minute ਮੇਰੀ ਗੱਲ ਤਾਂ ਸੁਣ ।

Parents meeting ਵਾਲੇ ਦਿਨ ਮਿਲੇਂਗੀ ਮੈਨੂੰ।

ਆਹ ਹੁਣ ਕਿੱਦਣ ਹੈ, ਹੂਣ ਤੇ ਨਹੀਂ meeting ਆ ਇਕ ਜੂਨ ਨੂੰ ਹੋਣੀ ਆ ਫਿਰ parents meeting ਉਹ paper show ਕਰਨੇ ਓਹਨਾ ਨੇ। ਅੱਛਾ ਮੈਂ ਇਹੋ ਪਤਾ ਕਰਨਾ ਸੀ, ਨੰਬਰ ਦੱਸਣੇ ਓਹਨਾ ਨੇ ਬੱਚਿਆਂ ਦੇ। ਹਾਂ ਹੁਣ ਪੇਪਰਾਂ ਤੋਂ ਪਹਿਲਾਂ ਨਹੀਂ ਫ਼੍ਰੀ? papers ਤੋਂ ਪਹਿਲਾਂ ਨਹੀਂ ਹੁਣ ਹੋਣੀ papers ਤੋਂ ਪਹਿਲਾਂ ਹੋ ਤੇ ਗਈ ਆ ਜਿੱਦਣ ਗਏ ਹਾਂ ਓਥੇ . ਤੇ ਹੁਣ ਤੇ paper paper ਚਲ ਡਏ ਬੱਚਿਆਂ ਦੇ paper ਤੇ ਹੁਣ papers ਤੋਂ ਬਾਅਦ ਉਹ ਹੋਣੀ ਆ meeting. ਨਾਲ ਈ result ਆਓਣਾ ਦੇ ਨਾਲ, ਨਾਲ ਈ meeting ਅੱਛਾ। ਕੱਲ ਮੈਂ ਇਹਨਾਂ ਦੀ fees ਤਾਰ ਕੇ ਆਈ ਆ ਹੁਣ late fees ਵੀ ਲੈਣ ਡੈ ਪਏ ਭੈਣਾਂ।

ਨਹੀਂ late fees ਓਹਨਾ ਇੱਕ ਮਹੀਨਾ late ਹੋਈ ਹੀ ਪੰਜਾਹ ਪੰਜਾਹ ਰੁਪਏ fine ਪਾਇਆ। ਕੀ ਹੋ ਗਿਆ ਆ ਇੱਕ ਦੱਮ ਉਹ ਜੋ ਓਹਨਾ ਨੇ .

ਚੱਲ ਜਾਣਾ ਈ ਕਿਤੇ ਉਹ ਆਈ ਈ ਬੁੱਢੀ okay bye.

ਹਾਂਜੀ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਪੰਜਾਬੀ ਏ ਪੰਜਾਬ ਦਾ ਜੇੜਾ ਸੱਭਿਆਚਾਰ ਏ ਸਬ ਤੋਂ ਪੁਰਾਣਾ ਸੱਭਿਆਚਾਰ ਏ। ਤੇ ਪੰਜਾਬੀ ਭਾਸ਼ਾ ਹਰ ਕਿਸੇ ਦੇ ਦਿਲ ਚ ਹੈ ਜਿਨੇ ਪੰਜਾਬੀ ਹੈ। ਪੰਜਾਬ ਦੇ ਸਾਰੇ ਤਕਰੀਬਨ ਜੋ ਤਿਉਹਾਰ ਏ ਜਿਵੇਂ ਕਿ ਦੀਵਾਲੀ ਹੋਲੀ ਗੁਰੂਨਾਨਕ ਜੈਅੰਤੀ ਲੋਹੜੀ ਏ ਸਾਰੇ ਪੰਜਾਬ ਦੇ ਪ੍ਰਮੁੱਖ ਤਿਉਹਾਰ ਹੈ ਜੇੜੇ ਕਿ ਆਪਾ ਕੇ ਦਈਏ ਮਨੇ ਪਰਮਨੇ ਤਿਉਹਾਰ

ਗੁਰੂ ਘਰ ਜਾਂਦੇ ਹੈ ਤੇ ਪੰਜਾਬ ਦੇ ਜੇੜੇ ਕੋਈ ਵਿਵਹਾ ਹੈ ਤੇ ਗੁਰੂ ਘਰ ਹੁੰਦੇ ਹੈ ਤੇ ਬਾਕੀ ਪੰਜਾਬ ਦੇ ਵਿੱਚ ਜੇੜੇ ਲੋਕ ਹੈ ਇਹ ਜਾਂਦਾ ਆਪਾ ਕੇ ਦੀਏ ਚਲਾਕ ਨਹੀਂ ਦਿੱਲ ਦੇ ਸਾਫ਼ ਬੰਦੇ ਹੈ ਖਾਣ ਪੀਣ ਦੇ ਖੁਲੇ ਹੈ। ਖਾਣ ਪੀਣ ਦਾ ਬੜਾ ਸ਼ੋਕ ਰੱਖਦੇ ਹੈ ਤੇ ਪੰਜਾਬ ਦੇ ਸੱਭਿਆਚਾਰ ਵਿੱਚ ਭੰਗੜਾ ਹੈ ਜੇੜਾ ਭੰਗੜਾ ਹੋ ਗਿਆ ਗਿੱਧਾ ਇਹ ਮੇਨ ਪ੍ਰਮੁੱਖ ਹੈ। ਲੋਕ ਧੁੰਨਾਂ ਹੈਗੀ ਆ ਬਹੁਤ ਜਿਵੇ ਕਿ ਡੋਲ ਹੋ ਗਿਆ ਏ ਏ ਲੋਕ ਪੰਜਾਬ ਦੇ ਜੇੜੇ ਹੈ ਏ ਪਹਿਲਾਂ

ਕੋਈ ਮੇਲਾ ਹੋਣਾ ਤਾ ਉੱਤੇ ਸਿਰਫ ਇਹੀ ਚੱਲਦਾ ਹੁੰਦਾ ਸੀ ਪਰ ਹੁਣ, ਹੁਣ ਮਹੌਲ ਦੇ ਨਾਲ ਨਾਲ ਪੰਜਾਬ ਵਿੱਚ ਬਹੁਤ ਕੁੱਜ ਬਦਲ ਗਿਆ। ਹੋਲੀ ਹੋਲੀ ਲੋਕ ਬਦਲ ਦੇ ਜਾਂ ਰਹੀਏ time ਦੇ ਨਾਲ ਨਾਲ ਪਰ ਅਜੇ ਵੀ ਪਿੰਡ ਵਿੱਚ ਇਹੀ ਕੁੱਜ ਚੱਲ ਰਹੀਆਂ। ਪਿੰਡ ਵਿੱਚ ਜੇੜਾ ਕਿ ਵਿਆਹ ਗੁਰੂ ਹਰ ਸ਼ਹਿਰਾ ਵਿੱਚ ਤਾ ਲੋਕ ਘਰਾਂ ਚ ਲੈ ਆਂਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਪਿੰਡਾਂ ਦੇ ਵਿਚ ਹਜੇ ਵੀ ਲੋਕ ਵਿਆਹ ਜੋ ਕਰਦੇ ਆ ਉਹ ਗੁਰੂ ਘਰ ਜਾਕੇ ਹੀ ਵਿਆਹ ਕਰਦੇ ਹੈ। ਤੇ ਬਾਕੀ ਹੁਣ ਆਪਾ ਗੱਲ ਕਰੀਏ ਪੰਜਾਬ ਦੇ ਵਾਤਾਵਰਨ ਦੀ ਪੰਜਾਬ ਦਾ ਵਾਤਾਵਰਨ ਪੰਜਾਬ ਦਾ ਜੋ ਵਾਤਾਵਰਨ ਹੈ ਏ ਬਹੁਤ ਹੁਣ ਨੁਕਸਾਨ ਦੇ ਇੱਕ ਬੰਦਾ ਜਾ ਰਹੀਆਂ। ਪ੍ਰਦੂਸ਼ਣ ਇਹੋ ਜੇਈ ਇੱਕ ਪ੍ਰਕਿਰਿਆ ਹੈ ਕੁਦਰਤੀ ਜੇੜੀ ਕਿ ਨਾ ਸੰਬਾਲੀ ਤਾ ਬਹੁਤ ਅਗੇ ਜਾ ਕੇ ਆਪਣੇ ਨੁਕਸਾਨ ਦੀ ਹੈ। ਹੁਣ ਜ਼ਮੀਨ ਪਾਣੀ ਹਵਾ ਵਾਤਾਵਰਨ ਤੇ ਦੂਜੇ ਹਿੱਸੇ ਆ ਸਾਰੇ ਆਸੁਰਖਿਅਤ ਹੁੰਦੇ ਜਾਂ ਰਹੇ ਹੈ।

ਬੱਸਾਂ ਹੋ ਗਿਆ ਜਹਾਜ਼ ਹੋ ਗਏ ਏਨਾ ਦੇ ਨਾਲ ਨਾਲ ਨਾ ਏ ਜੇੜਾ ਕਿ ਪ੍ਰਦੂਸ਼ਣ ਹੈ ਵਦਦਾ ਹੀ ਜਾ ਰਹਿਆ ਪਰ ਏ ਹੁਣ ਆਪਾ ਇਸ ਬਾਰੇ ਨਹੀਂ ਸੋਚ ਰਹੇ ਪਰ ਅਗੇ ਜਾਕੇ ਇਹ ਬਹੁਤ ਜਾਂਦਾ ਨੁਕਸਾਨ ਦੇ ਬਣੇਗਾ। ਏਨੀਆਂ ਜਰੀਲੀਆਂ ਹਵਾ ਹੈ ਏਨੇ ਜਹਰੀਲੀ ਜਿੰਦੇ ਚ ਕਿ ਸਾਹ ਲੈਣਾ ਮੁਸ਼ਕਿਲ ਹੋ ਗਿਆ ਆ। ਹੁਣ ਅੱਜ ਕਲ ਜਿਵੇਂ ਕਿ ਆਮ ਆਪਾ ਦੇਖਦੇ ਹਾਂ ਲੋਕ ਇੱਕ ਤਾ ਇਨ੍ਹਾਂ ਪ੍ਰਦੂਸ਼ਣ ਹੀ ਇਨ੍ਹਾਂ ਜਾਂਦਾ ਹੈ ਉਤੋਂ ਆਪਾ ਕਹਿ ਦੀਏ ਸਿਗਰਟ ਪੀਣੀ ਏ ਕਿੰਨੇ ਖਤਰਨਾਕ ਹੈ। ਏਦੇ ਤੋਂ ਬੰਦੇ ਤਾ ਬੰਦੇ ਇਨਸਾਨ ਤਾ ਇਨਸਾਨ ਜਿਥੋ ਕਿ ਜਾਨਵਰ ਤੱਕ ਪ੍ਰਬਾਵਤ ਹੁੰਦੇ ਹੈ। ਹਵਾ ਬਹੁਤ ਜਾਂਦਾ ਜਹਰੀਲੇ ਗੈਸਾਂ ਨਾਲ ਭਰੀਆਂ ਪਿਆ ਹੈ। ਵਾਤਾਵਰਨ ਇਨ੍ਹਾਂ ਖਤਰਨਾਕ ਗੈਸਾਂ ਬਿਜਲੀ ਦੇ ਉਤਪਾਦਨ ਜਿਨ੍ਹੇ ਵੀ ਹੈ ਏਨਾ ਤੋਂ ਬਿਜਲੀ ਜਿਨ੍ਹੇ ਵੱਡੇ ਬਿਜਲੀ ਉਤਦਾਪਕ ਹੈ ਇਨ੍ਹਾਂ ਤੋਂ ਇਨ੍ਹਾਂ ਜਾਂਦਾ ਏ ਖਤਰਨਾਕ ਗੈਸਾਂ ਨਿਕਲਦਿਆਂ ਜੇੜੀ ਕਿ ਪੰਜਾਬ ਲਈ ਵਾਤਾਵਰਨ ਲਈ ਬਹੁਤ ਹੀ ਜਾਂਦਾ ਖਤਰਨਾਕ ਹੈ। ਜਿਨ੍ਹਾਂ ਕਿ ਪੁਰਾਣੇ ਪਹਿਲੇ ਕੁਦਰਤੀ ਸਰੋਮੇ ਹੀ ਜੇੜੇ ਉਹ ਸਬ ਖ਼ਤਮ ਹੁੰਦੇ ਜਾ ਰਹੀਏ ਪੁਰਾਣਾ ਪੰਜਾਬ ਸਬ ਹੋਲੀ ਹੋਲੀ ਹੋਲੀ ਹੋਲੀ ਟਾਲਦਾ ਹੀਹੀ ਜਾਂ ਰਹੀਆਂ ਪੰਜਾਬ ਚ ਪਹਿਲਾ ਜੇ ਆਪਾ ਲਾਈਏ ਮਹਾਰਾਜਾ ਰਣਜੀਤ ਸਿੰਘ ਦੇ time ਦੀ ਤਾ ਉਸ ਦੇ time ਤੇ ਹੁਣ ਦੇ ਸਮੇ ਤੋਂ ਬਹੁਤ ਜਿਆਦਾ ਫ਼ਰਕ ਹੈ। ਉਹ ਪਹਿਲਾਂ ਏਕ ਆ ਕਿਤਾਬਾਂ ਚ ਪੜੀਆਂ ਵੀ ਮਹਾਰਾਜਾ ਰਣਜੀਤ ਸਿੰਘ ਦੇ time ਚ ਕਦੇ ਕਿਸੇ ਨੂੰ ਸਮੇ ਚ ਕਦੇ ਕਿਸੇ ਨੂੰ ਫਾਂਸੀ ਨਹੀਂ ਹੋਈ। ਤੇ ਉਹ ਫਾਂਸੀ ਕਿਊ ਨਹੀਂ ਹੋਇ ਕਿਊਕਿ

ਅਤੇ ਓਹਨੂੰ ਪਛਤਾਵਾ ਵੀ ਹੋਵੇ ਪਰ ਅੱਜ ਕਲ ਏ ਅੱਜ ਕੱਲ ਤਾ ਬਹੁਤ ਜਾਂਦਾ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਜਗ੍ਹਾ ਜਗ੍ਹਾ ਡੇਰੇ ਸ਼ਾਦ ਬਣੇ ਪਏ ਆ ਲੋਕ ਗੁਰੂ ਘਰ ਦੀ ਬਜਾਏ ਦੇਹ ਧਾਰੀ ਜੇੜੇ ਸਾਦ ਆ ਉਨ੍ਹਾਂ ਨਾਲ ਜੁੜਦੇ ਜਾਂ ਰਹੀਏ। ਰ ਏਹੇ ਤੁਸੀ ਇਹ ਸੋਚੋ ਵੀ, ਢੇਰ ਸਾਰੀ ਸਾਧਾ ਨਾਲ ਜੁੜਣ ਦੀ ਬਜਾਏ ਤੁਸੀ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਕਿਊ ਨਹੀਂ ਜੁੜਦੇ? ਤੁਸੀ ਵਿੱਚ ਇੱਕ ਵਿਚੋਲਾ ਜਰੂਰ ਪਾਣਾ ਹੈ।

ਜਾਂ ਗੁਰੂ ਨੇ ਇਨ੍ਹਾਂ ਨੂੰ ਤਾ ਨਹੀ ਬਣਾਈਆਂ ਵੀ ਤੁਸੀ ਦੇਹ ਧਾਰੀ ਸਾਦ ਬਣੋ। ਇਹ ਖੁਦ ਆਪ ਮਾੜੇ ਬਣੇ ਆਪ ਬਣੇ ਏ। ਤੁਸੀ ਵਿੱਚ ਜਰੂਰ ਵਿਚੋਲਾ ਪਾਣਾ ਲੋਕਾਂ ਨੂੰ ਇਹ ਚਾਹੀਦਾ ਕਿ ਤੁਸੀ ਸਿੱਧਾ ਵਿਚਾਲੇ ਜਰੂਰ ਇੱਕ ਵਿਚੋਲਾ ਪਾਕੇ ਜਾਣਾ ਤੁਸੀ ਸਿੱਧਾ ਗੁਰੂ ਘਰ ਨਾਲ ਜੁੜੋ ਜੇੜੇ ਇਨ੍ਹਾਂ ਦੇ ਸਬ ਤੋਂ ਵੱਡੇ ਹੈ। ਜਿੱਥੋਂ ਕਿ ਉਹ ਵੀ ਥੋਨੂੰ ਬਾਣੀਆਂ ਜੀ ਤੇ ਕਮ ਪੜ ਪੜ ਕੇ ਜਿਨ੍ਹੇ ਵੀ ਸਾਦ ਹੈ ਉਹ ਬਾਣੀ ਦੀ ਤੁਕਾਂ ਪੜ ਪੜ ਕੇ ਹੀ ਸੁਣਾ ਰਹੀਏ ਹੁਣ ਜੇ ਆਪਾ ਦੇਖ ਲਏ ਸਰਸੇ ਵਾਲੇ ਸਾਬ ਦੀ ਉਨ੍ਹਾਂ ਕਿੰਨਾ ਓਨੇ ਕਿੰਨਾ ਕੁਕਰਮ ਕਿੱਤੇ ਕਿਨ੍ਹੇ ਮਾੜੇ ਕੰਮ ਕਿੱਤੇ ਜਿਦੀ ਸਰਕਾਰ ਨੇ ਓਹਨੂੰ ਸੱਜਾ ਵੀ ਦਿੱਤੀ ਪਰ ਲੋਗ ਹੈ ਲੋਗ ਪੰਜਾਬ ਦਾ ਏਹੀ ਪੰਜਾਬ ਚ ਲੋਗ ਸਰਦਾ ਭਾਵਨਾਂ ਚ ਅਨੇ ਹੋ ਜਾਂਦੇ ਹੈ। ਫਿਰ ਉਨ੍ਹਾਂ ਨੂੰ ਕੁੱਜ ਵੀ ਆਪਣਾ ਮਾੜਾ ਚੰਗਾ ਕੁੱਛ ਨਹੀਂ ਦਿਖਦਾ। ਹੁਣ ਲੋਕਾਂ ਨੂੰ ਇਹ ਚਾਹੀਦਾ ਏ ਕਿ ਕੁੱਛ ਸਮਜਨ। ਦਿਮਾਗ ਤੋਂ ਕੰਮ ਲੈਣ ਕਿ ਦੇਖਣ ਕਿ ਸਾਡੇ ਅੱਗੇ ਪਰਿਵਾਰ ਲਈ ਕਿ ਚੰਗਾ ਕਿ ਮਾੜਾ ਆ ਉਹ ਦੇਖ ਕੇ ਇਹ ਸੋਚਣ ਗਏ ਹੁਣ ਢੇਰ ਸਾਰੇ ਸਾਦ ਹੈ ਜੇੜੇ ਇਨ੍ਹਾਂ ਨੇ ਕਿਨੇ ਕਿਨੇ ਇਨ੍ਹਾਂ ਦੇ ਕੁਕਰਮਾਂ ਦੇ ਅਪਰਾਧ ਲਗੇ ਹੋਏ ਹੈ ਇਨ੍ਹਾਂ ਨੂੰ ਸਜ਼ਾਵਾ ਵੀ ਹੋ ਚੁਕਿਆ ਹੈ। ਪਰ ਲੋਕ ਨਹੀਂ ਸਮਜਦੇ। ਜਿਨ੍ਹਾਂ ਚਿਕਰ ਕਿਸੇ ਨੂੰ ਕਹਿੰਦੇ ਨਾ ਸਟ ਨਾ ਵੱਜੇ ਉਨ੍ਹਾਂ ਚਿਕਰ ਓਹਨੂੰ ਸਮਜ਼ ਨਹੀਂ ਆਉਂਦੀ । ਪਰ ਇਨ੍ਹਾਂ ਲੋਕਾਂ ਨੂੰ ਵੀ ਹੋਲੀ ਹੋਲੀ ਅੱਦੇ ਤਾ ਲੋਕ ਟਾਲ ਚੁੱਕੇ ਹੈ। ਪੰਜਾਹ ਫੀਸਦੀ ਲੋਕ ਹੈ ਜੇੜੀ ਕਿ ਟਾਲ ਚੁੱਕੇ ਹੈ ਇਹ ਸਾਦ ਦਾਣੇ ਡੇਰਿਆਂ ਪੰਜਾਹ ਕੋ ਸਦੀ ਹੋਰ ਹੈ ਜੋ ਹੋਲੀ ਹੋਲੀ ਟੈਮ ਟੈਮ ਹੋਲੀ ਹੋਲੀ ਸਮੇ ਪੈਨ ਤੇ ਟਾਲ ਜਾਣ ਗੇ ਪਰ ਇਨ੍ਹਾਂ ਨੂੰ ਚੀਦਾ ਕਿ ਹੋਲੀ ਹੋਲੀ ਟਾਲ ਜਾਣ ਤਾ ਚੰਗੀ ਗੱਲ ਹੈ ਪੰਜਾਬ ਦਾ ਮੋਹਲ ਅਸਲ ਹੈ ਸਰਕਾਰ ਦੇ ਹਾੱਥ ਚ ਸਰਕਾਰ ਹੀ ਜੇੜੀ ਏਹੇ ਲੋਕਾਂ ਦੇ ਦਿਮਾਗ਼ ਨਾਲ ਖੇਡਦੀ ਹੈ। ਮੇਰਾ ਇੱਥੇ ਇੱਕ ਦੋਸਤ ਹੈ ਉਹ ਅਫ਼ਗ਼ਾਨਿਸਤਾਨ ਤੋਂ ਹੈ ਅਫ਼ਗ਼ਾਨਿਸਤਾਨ ਤੋਂ ਉਨੇ ਮੈਨੂੰ ਉਧਰ ਦੱਸਿਆ ਮੈਨੂੰ ਕੇਦਾ ਕਿ ਤੁਸੀ ਕੇਨੇ ਹੋ ਕਿ ਜੇੜੇ ਉਧਰ ਦੇ ਤਾਲਿਬਾਨ ਹੈ ਉਹ ਬੜਾ ਜ਼ੁਲਮ ਕਰਦੇ ਹੈ ਮਾਰਦੇ ਕੁੱਟਦੇ ਹੈ ਕੁੜੀਆਂ ਨੂੰ ਪੜਨ ਨਹੀ ਦਿਂਦੇ ਕਹਿੰਦਾ ਜੀ ਇਦਾ ਦਾ ਕੁੱਜ ਵੀ ਨਹੀਂ ਉਹ ਕੇਂਦਾ ਕਿ ਮੇਰੀਆਂ ਖੁੱਦ ਆਪਣੀਆਂ ਭੈਣਾਂ ਏ ਜੋ ਕਿ ਉਥੇ ਸਕੂਲਾਂ ਵਿੱਚ ਪੜਦਿਆਂ ਸਕੂਲੇ ਆਦਿਆਂ ਜਾਂਦੀਆਂ ਤਾ ਕਿਦਾਂ ਕੁੱਜ ਵੀ ਨਹੀਂ ਕਿਦਾਂ ਹਾਂ ਓਧਰ ਲੈ ਜੇੜੇ ਤਾਲਿਬਾਨ ਹੈ ਓ ਕੁੱਜ ਗੱਲਾਂ ਚੇ ਕਟਰ ਜਰੂਰ ਹੈ। ਉਹ ਕਟਰ ਹੈ ਸਿਰਫ ਆਪਣੇ ਸੱਭਿਆਚਾਰ ਦੇ ਲੀਯੇ। ਕਿਉਕਿ ਉਹ ਕਹਿੰਦੇ ਵੀ ਅਸੀਂ ਸਿਰਫ ਸਾਡਾ ਹੀ ਜੇੜਾ ਓਧਰ ਦਾ ਸੱਭਿਆਚਾਰ ਹੈ ਨਾ ਅਫ਼ਗ਼ਾਨਿਸਤਾਨ ਜਿਵੇਂ ਆਪਾ ਪੰਜਾਬੀ ਕਹਿੰਦੇ ਸਾਡਾ ਆਪਣਾ ਸੱਭਿਆਚਾਰ ਹੈ ਉ ਅਫ਼ਗ਼ਾਨਿ ਹੈ ਜੇੜੇ ਓਹ ਇਹੀ ਕੇਦੇ ਸਾਡਾ ਵੀ ਸੱਭਿਆਚਾਰ ਆ ਜੇੜਾ

ਮੈਂ ਅੱਜ ਭਾਰਤ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਇੱਕ ਬਹੁਤ ਹੀ ਗੰਭੀਰ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੀ ਸੀ ਕੀ ਤੁਸੀ ਮੈਨੂੰ ਇਸ ਬਾਰੇ ਕੁੱਝ ਜਾਣਕਾਰੀ ਦੇ ਸਕਦੇ ਹੋ ਪ੍ਰੀਤਿ ਜੀ ਧੰਨਵਾਦ ਮੈਨੂੰ ਇਸ ਚਰਚਾ ਵਿੱਚ ਸ਼ਾਮਿਲ ਕਰਨ ਲਈ ਯਕੀਨਨ ਭਾਰਤ ਵਿੱਚ ਪ੍ਰਦੂਸ਼ਣ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਨਾ ਸਿਰਫ ਵਾਤਾਵਰਣ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਇਸ ਦੇ ਨਾਗਰਿਕਾਂ ਤੇ ਬਾਕੀ ਜੀਵ-ਜੰਤੂਆਂ ਨੂੰ ਵੀ ਬਹੁਤ

ਅਤੇ ਇਹ ਕਹਿਣ ਵਿੱਚ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਕੀ ਭਾਰਤ ਦੇ ਕੁਛ ਸ਼ਹਿਰਾਂ ਨੂੰ ਦੁਨੀਆਂ ਦੇ ਸਭਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ ਜੀ ਇਹ ਬਹੁਤ ਹੀ ਚਿੰਤਾਜਨਕ ਹੈ ਕੀ ਤੁਸੀ ਮੈਨੂੰ ਦੱਸ ਸਕਦੇ ਹੋ ਕੀ ਭਾਰਤ ਵਿੱਚ ਪ੍ਰਦੂਸ਼ਣ ਦਾ ਕੀ ਕਾਰਨ ਹੈ ਭਾਰਤ ਵਿੱਚ ਪ੍ਰਦੂਸ਼ਣ ਦਾ ਯੋਗਦਾਨ ਪਾਉਣ ਵਾਲੇ ਕਈ ਕਾਰਨ ਹਨ ਇਹਨਾਂ ਵਿੱਚ ਤੇਜੀ ਨਾਲ ਹੋ ਰਿਹਾ ਉਦਯੋਗੀਕਰਣ, ਸ਼ਹਿਰੀਕਰਣ, ਆਬਾਦੀ ਦੇ ਵੱਧਦੇ ਨਾਲ ਕਾਰਖਾਨਿਆਂ, ਵਾਹਨਾਂ ਅਤੇ ਹੋਰ ਸਰੋਤਾਂ ਦਾ ਵਾਧਾ ਹੋਣਾ ਪ੍ਰਮੁੱਖ ਕਾਰਨ ਹਨ, ਇਸਤੋਂ ਇਲਾਵਾ ਗੈਰ ਯੋਜਨਾਬੱਧ ਤਰੀਕੇ ਨਾਲ ਹੋਏ ਸ਼ਹਿਰੀਕਰਣ ਨੇ ਉਸਾਰੀ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ, ਜਿਸ ਨਾਲ ਹਵਾ ਅਤੇ ਪਾਣੀ ਪ੍ਰਦੂਸ਼ਣ ਵੱਧ ਰਿਹਾ ਹੈ, ਇਸਤੋਂ ਇਲਾਵਾ ਫਸਲਾਂ, ਪਰਾਲੀ ਅਤੇ ਹੋਰ ਰਹਿੰਦ-ਖੁੰਹਦ ਨੂੰ ਸਾੜਨ ਨਾਲ ਵੀ ਹਵਾ ਪ੍ਰਦੂਸ਼ਣ ਵਿੱਚ ਬਹੁਤ ਯੋਗਦਾਨ ਪੈਂਦਾ ਹੈ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਸਰਕਾਰ ਕੀ ਕਦਮ ਚੁੱਕ ਰਹੀ ਹੈ ਬਿਲਕੁਲ ਪ੍ਰੀਤਿ ਸੀ ਸਰਕਾਰ ਨੇ ਦੇਸ਼ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਕਾਫੀ ਕਦਮ ਚੁੱਕੇ ਹਨ, ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸਾਹ, ਊਰਜਾ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਸਵੱਛ ਊਰਜਾ fund ਦੀ ਸ਼ੁਰੂਵਾਤ ਕੀਤੀ ਹੈ, ਸਰਕਾਰ ਨੇ ਵੱਖ ਵੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ national aerolithic index ਵੀ ਸ਼ੁਰੂ ਕੀਤਾ ਹੈ ਸੜਕੀ, ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਵਾਹਨਾਂ ਤੋਂ ਨਿਕਾਸ ਨੂੰ ਘਟਾਉਣ ਲਈ BS six ਜਾਣੀ ਭਾਰਤੀ ਪੜਾਅ ਛੇ ਨਿਕਾਸੀ ਮਾਪਦੰਡ ਵੀ launch ਕੀਤੇ ਹਨ, ਜੋ ਕੀ ਪਿਛਲੇ ਸਾਰੇ ਮਾਪਦੰਡਾਂ ਨਾਲੋਂ ਕਾਫੀ ਸਖਤ ਹਨ। ਅਹ ਕੀ ਭਾਰਤ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਨਾਗਰਿਕਾਂ ਦੁਆਰਾ ਕੋਈ ਪਹਿਲ ਕਦਮੀ ਕੀਤੀ ਗਈ ਹੈ ਜੀ ਹਾਂ ਬਿਲਕੁਲ, ਸਰਕਾਰ ਦੇ ਨਾਲ ਨਾਲ ਭਾਰਤ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਨਾਗਰਿਕਾਂ ਦੁਆਰਾ ਵੀ ਬਹੁਤ ਸਾਰੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ ਉਦਾਹਰਣ ਦੇ ਤੌਰ ਤੇ ਕੁੱਝ ਲੋਕ

ਕੰਮ ਕਰਨ ਵਾਲੇ ਸਮੂਹ ਵੀ ਦੇਸ਼ ਵਿੱਚ ਬਹੁਤ ਹਨ ਦੇਸ਼ ਵਿੱਚ electronic ਵਾਹਨਾਂ ਦੀ ਵਰਤੋਂ ਵੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ, ਕਿਉਂਕਿ ਲੋਕ ਆਵਾਜਾਈ ਦੇ ਵਿਕਲਪ ਢੰਗਾਂ ਦੀ ਭਾਲ ਕਰਦੇ ਰਹਿੰਦੇ ਹਨ, ਇਹ ਬੜਾ ਹੀ ਪ੍ਰੇਰਨਾਦਾਇਕ ਹੈ ਕੀ ਭਾਰਤ ਵਿੱਚ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੋਈ ਮਜੇਦਾਰ ਸਮਾਗਮ ਜਾਂ ਕੋਈ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਹਾਂ, ਭਾਰਤ ਵਿੱਚ ਪ੍ਰਦੂਸ਼ਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਸਾਰੇ ਸਮਾਗਮ ਅਤੇ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਉਦਾਹਰਣ ਦੇ ਵਜੋਂ ਹਵਾ ਦਾ ਪ੍ਰਦੂਸ਼ਣ ਘਟਾਉਣ ਦੇ ਸਾਧਨ ਵਜੋਂ cycling ਨੂੰ ਉਤਸ਼ਾਹਿਤ ਕਰਨ ਲਈ ਮੈਰਾਥਨ ਅਤੇ bike ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬਿੱਚਾਂ, ਨਦੀਆਂ, ਪਾਰਕਾਂ ਨੂੰ ਸਾਫ ਕਰਨ ਅਤੇ ਵਾਤਾਵਰਨ ਅਨੁਕੂਲ ਉਤਪਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੀ ਕਾਫੀ ਸਮਾਗਮ ਕਰਵਾਏ ਜਾ ਰਹੇ ਹਨ ਕੁੱਝ school college ਵਾਤਾਵਰਨ ਦੀ ਸੰਭਾਲ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ bear clause ਅਤੇ ਹੋਰ ਗਤੀਵਿਧੀਆਂ ਵੀ ਕਰਵਾਉਂਦੇ ਹਨ ਬਹੁਤ ਵਧੀਆ ਜਾਣਕਾਰੀ ਹੈ

ਇਹ ਗੱਲ ਯਾਦ ਰੱਖਣਾ ਬਹੁਤ ਮਹੱਤਵਪੂਰਨ ਹੈ ਕੀ ਆਪਣੇ ਦੇਸ਼ ਵਿੱਚ ਅੱਜ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਚੁੱਕਿਆ ਹੈ, ਜਿਸ ਨਾਲ ਲੋਕਾਂ ਦਾ ਜਿੰਨਾ ਉਹਨਾਂ ਦੀ ਉਮਰ ਹੈ ਉਹ ਵੀ ਘੱਟ ਰਹੀ ਹੈ ਤੇ ਉਹਨਾਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਹਨ ਇਸ ਲਈ ਇਹਨਾਂ ਇਸਨੂੰ ਘਟਾਉਣ ਲਈ ਆਪਣੇ ਸਾਰਿਆਂ ਦੀ ਭੂਮਿਕਾ ਹੀ ਮਹੱਤਵਪੂਰਨ ਹੈ

car ਜਾਂ ਇਹਨਾਂ ਚੀਜ਼ਾਂ ਵਿੱਚ travel ਕਰਨ ਦੀ ਬਜਾਏ car pooling ਕਰ ਸਕਦੇ ਹਾਂ ਊਰਜਾ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੋੜੀਂਦੀ ਜਿੱਥੇ ਨਾ ਹੋਵੇ ਉੱਥੇ ਆਪਾਂ ਨੂੰ ਬਿਜਲੀ, ਪੱਖੇ AC ਬੰਦ ਕਰਨੇ ਚਾਹੀਦੇ ਹਨ ਇਹ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਕਾਰਵਾਈਆਂ ਹਨ, ਜੋ ਵਾਤਾਵਰਨ ਤੇ ਸਕਾਰਾਤਮਕ ਪ੍ਰਬਾਉਂ ਪ੍ਰਭਾਵ ਪਾਉਣ ਲਈ ਆਪਾਂ ਹਰ ਰੋਜ ਕਰ ਸਕਦੇ ਹਾਂ ਜੇਕਰ ਆਪਾਂ ਮਿਲਕੇ ਕੰਮ ਕਰੀਏ ਤਾਂ ਭਾਰਤ ਲਈ ਇੱਕ ਸਾਫ ਅਤੇ ਸਿਹਤਮੰਦ ਭਵਿੱਖ ਬਣਾ ਸਕਦੇ ਹਾਂ

substainable environment ਜਾਣੀ ਕੀ ਟਿਕਾਊ ਵਾਤਾਵਰਨ ਬਾਰੇ ਤਾਜਾ ਚਰਚਾ ਕੀ ਹੈ

ਇਹ ਇੱਕ ਮਹੱਤਵਪੂਰਨ ਵਿਸ਼ਾ ਹੈ, ਸਰਕਾਰ ਇਸਨੂੰ ਲੈਕੇ ਕਾਫੀ ਉਤਸ਼ਾਹਿਤ ਹੈ ਅਤੇ ਕਾਫੀ ਕੰਮ ਕਰ ਰਹੀ ਹੈ sustainable environment ਦਾ main ਮਤਲਬ ਜੋ ਹੈ ਉਹ ਇਹ ਹੈ ਕੀ ਜੇਕਰ ਆਪਾਂ ਜੋ ਵੀ ਅੱਜ ਦੀ ਘੜੀ ਜਿਸ ਰਫਤਾਰ ਨਾਲ ਵਿਕਾਸ ਕਰ ਰਹੇ ਹਾਂ ਉਹ ਅੱਗੇ ਵੀ ਆਪਣੀਆਂ ਆਉਣ ਵਾਲਿਆਂ ਪੀੜੀਆਂ ਲਈ ਵਾਤਾਵਰਨ ਨੂੰ ਅਨੁਕੂਲ ਰੱਖੇਗਾ ਅਤੇ ਇਸਨੂੰ ਹੋਰ ਖਰਾਬ ਨਹੀਂ ਕਰੇਗਾ, ਪਰ ਅੱਜ ਦੇਸ਼ ਦੀ ਵਿਕਾਸ ਦੀ ਤੇਜ ਰਫਤਾਰ ਅਤੇ ਵੱਡੀ ਅਬਾਦੀ ਇਹ ਇੱਕ ਵੱਡੀ ਚੁਣੌਤੀ ਬਣ ਰਹੀ ਹੈ ਜੀ ਮੈਂ ਬਿਲਕੁਲ ਸਹਿਮਤ ਹਾਂ ਇਹ ਗੱਲ ਨਾਲ ਸਰਕਾਰ ਨੇ ਦਿਸ਼ਾ ਵਿੱਚ ਕਿਹੋ ਜਿਹੇ ਕਦਮ ਚੁੱਕੇ ਹਨ

ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਸਫਾਈ ਅਤੇ ਸਵੱਛਤਾ ਨੂੰ ਉਤਸ਼ਾਹਿਤ ਕਰਨਾ ਹੈ ਇੱਕ ਹੋਰ ਪਹਿਲ ਕਦਮੀ ਜਲਵਾਯੂ ਤੋਂ ਦਿੱਲੀ ਤੇ ਰਾਸ਼ਟਰੀ ਕਾਰਜ ਯੋਜਨਾ ਹੈ, ਜਿਸ ਦਾ ਉਦੇਸ਼ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਇਸਤੋਂ ਇਲਾਵਾ ਭਾਰਤ ਸਰਕਾਰ ਊਰਜਾ ਦੇ ਗੈਰ ਨਮੀਂ ਨਵਿਆਉਣ ਯੋਗ

ਜਿਵੇਂ ਕੀ ਸੂਰਜ ਅਤੇ ਪੌਣ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਵੇਂ ਕੀ ਤੁਸੀ ਦੱਸਿਆ ਕੀ ਭਾਰਤ ਸਰਕਾਰ reliable energy sources ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਤੁਸੀ ਇਹਦੇ ਬਾਰੇ ਥੋੜੀ ਜੀ ਸਾਨੂੰ ਹੋਰ ਜਾਣਕਾਰੀ ਦੇ ਸਕਦੇ ਹੋ ਜੀ ਬਿਲਕੁਲ ਭਾਰਤ ਸਮੇਂ ਦੁਨੀਆਂ ਭਰ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਹੁੰ reliable sources ਜਾਣੀ ਨਿਵਨਤਮ ਊਰਜਾ ਹੱਲ ਤਿਆਰ ਕੀਤੇ ਗਏ ਹਨ ਇਹਨਾਂ ਵਿੱਚੋਂ ਕੁੱਝ ਹਨ ਜਿਵੇਂ ਕੀ ਸੂਰਜ, ਹਵਾ, ਹਾਈਡ੍ਰੋ, ਬਾਇਓਮਾਸ

ਪੈਦਾ ਕਰਦੇ ਹਨ electronic ਵਾਹਨ ਜੇਕਰ ਆਪਣੇ electronic ਵਾਹਨਾਂ ਦੀ ਗੱਲ ਕਰੀਏ ਤਾ ਉਹ ਅੱਜ ਦੀ ਵੱਧ ਰਹੀ ਆਵਾਜਾਈ ਤੋਂ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਵੱਡਾ ਕਦਮ ਹੈ

ਨਵੀਨਯੋਗ ਊਰਜਾ ਸਰੋਤਾਂ ਦੀ ਵਰਤੋਂ ਕਰਕੇ charge ਕੀਤਾ ਜਾ ਸਕਦਾ ਹੈ, ਜਿਸ ਨਾਲ ਕੀ ਇਹ ਜੈਵਿਕ ਇੰਦਣ ਤੇ ਨਿਰਭਰਤਾ ਘਟਾਉਂਦੇ ਹਨ ਹਲੇ ਇਹੇ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਹੋਏ ਹਨ ਕਿਉਂਕਿ ਹਲੇ technology ਦਾ ਵਿਕਾਸ ਇਸ ਦਿਸ਼ਾ ਵਿੱਚ ਹੋ ਰਿਹਾ ਹੈ ਪਰ ਉਮੀਦ ਹੈ ਕੀ ਅੱਗੇ ਜਾਂਦੇ ਜਾਂਦੇ ਜਿਹੜੇ ਆਪਣੇ traditional vehicle ਸੀ ਉਹ ਜੋ ਜੈਵਿਕ ਇੰਦਣ ਤੇ ਚਲਦੇ ਸੀ ਜਿਵੇਂ ਕੀ ਪੈਟਰੋਲ, ਡੀਜ਼ਲ ਉਹਨਾਂ ਨਾਲੋਂ electronic ਵਾਹਨਾਂ ਦੀ ਖਰੀਦ ਵਿੱਚ ਅਤੇ use ਵਿੱਚ ਵਾਧਾ ਹੋਵੇਗਾ ਇਸਤੋਂ ਇਲਾਵਾ ਊਰਜਾ ਕੁਸ਼ਲਤਾ ਘਰਾਂ, ਦਫਤਰਾਂ ਅਤੇ ਉਦਯੋਗਾਂ ਵਿੱਚ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨ ਨਾਲ ਊਰਜਾ ਦੀ ਖਪਤ ਘਟਾਈ ਜਾ ਸਕਦੀ ਹੈ। ਜਿਸ ਨਾਲ ਬਿਜਲੀ ਉਤਪਾਦਨ ਤੋਂ ਪ੍ਰਦੂਸ਼ਣ ਘੱਟਦਾ ਹੈ ਫੇਰ ਇੱਕ ਹੋਰ ਜੋ ਨਈਂ ਨਈਂ technology ਆਈ ਹੈ ਉਸਨੂੰ ਕਹਿੰਦੇ ਹਨ carbon capture and storage ਇਸ technology ਨਾਲ ਪਾਵਰ ਪਲਾਂਟਾਂ ਅਤੇ ਉਦਯੋਗਿਕ ਪ੍ਰੀਕਿਰਿਆਰਾਂ ਦੁਆਰਾ ਉਦਯੋਗਿਕ ਪ੍ਰੀਕ੍ਰਿਆਵਾਂ ਦੁਆਰਾ ਪੈਦਾ ਕੀਤੇ ਗਏ ਕਾਰਬਨਡਾਇਕਸਾਈਡ ਦੇ ਨਿਕਸਾ ਨਿਕਾਸ ਨੂੰ capture ਕਰਦੀ ਹੈ ਅਤੇ ਉਹਨਾਂ ਨੂੰ ਭੂਮੀਗਤ ਜਾਣੀ ਕੀ ਭੂਮੀ ਦੇ ਨੀਚੇ store ਕਰਦੀ ਹੈ ਅਤੇ ਉਹਨਾਂ ਨੂੰ ਵਾਯੂਮੰਡਲ ਵਿੱਚ ਦਖਲ ਹੋਣ ਤੋਂ ਰੋਕਦੀ ਹੈ ਇੱਕ ਹੋਰ ਜੋ ਤਰੀਕਾ ਹੈ ਉਹ ਸਰੂਕੁਲਰ ਆਰਥਿਕਤਾ ਹੈ। circular ਆਰਥਿਕਤਾ ਇੱਕ ਸੰਕਲਪ ਦੀ ਤਰਾਂ ਹੈ, ਜੋ ਕੀ wastage ਜਾਣੀ ਰਹਿੰਦ-ਖੂੰਹਦ ਨੂੰ ਘਟਾਉਣ ਲਈ ਸਮੱਗਰੀ ਦੀ ਮੁੜ ਵਰਤੋਂ ਕਰਨ ਲਈ recycling ਸਰੋਤਾਂ ਤੇ ਕੇਂਦਰਿਤ ਹੈ land seal ਵਿੱਚ ਖਤਮ ਹੋਣ ਵਾਲੇ ਕੂੜੇ ਦੀ ਮਾਤਰਾ ਨੂੰ ਘਟਾ ਕੇ circular ਅਰਥ ਵਿਵਸਥਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਵਿੱਚ ਮੱਦਦ ਕਰਦੀ ਹੈ। ਜਿਵੇਂ ਕੀ ਪਲਾਸਟਿਕ ਹੈ ਉਸਨੂੰ ਗਲਣ ਵਿੱਚ ਜਾਂ ਪੂਰੀ ਤਰਾਂ ਖਤਮ ਹੋਣ ਵਿੱਚ ਬਹੁਤ ਸਮੇਂ ਲੱਗ ਜਾਂਦਾ ਹੈ ਇਸ ਲਈ ਇਹ ਚੀਜ਼ਾਂ circular ਜਾਣੀ recycle ਕੀਤੀਆਂ ਜਾ ਸਕਦੀਆਂ ਹਨ ਅਤੇ ਬਾਰੀ-ਬਾਰੀ ਵਰਤੋਂ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ ਇਹ ਪ੍ਰਦੂਸ਼ਣ ਦੀ ਸਮੱਸਿਆ ਲਈ ਹੱਲ ਲਈ ਉਪਲੱਬਧ ਬਹੁਤ ਸਾਰੇ ਹੱਲਾਂ ਦੀਆਂ ਕੁੱਝ ਉਦਾਹਰਨਾਂ ਹੀ ਹਨ ਇਹ note ਕਰਨਾ ਇੱਥੇ ਮ ਮਹੱਤਵਪੂਰਨ ਰਹੇਗਾ ਕੀ ਇਹਨਾਂ ਹੱਲਾਂ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਲਈ ਸਰਕਾਰਾਂ, ਕਾਰੋਬਾਰੀਆਂ ਅਤੇ ਵਿਅਕਤੀਆਂ ਦੇ ਸਮੂਹਿਕ ਯਤਨਾਂ ਦੀ ਲੋੜ ਹੋਵੇਗੀ ਜੀ ਜਿਵੇਂ ਕੀ ਆਸ਼ਾ ਜੀ ਤੁਸੀ ਦੱਸਿਆ ਅਹ ਕੀ ਪ੍ਰਦੂਸ਼ਣ ਨੂੰ ਘੱਟ ਕਰਨ ਦੇ electronic ਵਹੀਕਲਾਂ ਨੂੰ use ਕਰਨਾ ਚਾਹੀਦਾ ਹੈ ਪਰ ਮੇਰੇ ਹਿਸਾਬ ਨਾਲ ਹਜੇ ਵੀ ਇੰਡਿਆ ਵਿੱਚ

ਜੀ ਇਹ ਸਮੱਸਿਆ ਸਿਰਫ ਭਾਰਤ ਦੀ ਹੀ ਨਹੀਂ ਫਿਲਹਾਲ ਤਾਂ ਵੈਸ਼ਵਿਕ ਰੂਪ ਤੇ ਹੈ, ਇਸਦਾ , major ਕਾਰਨ ਇਹ ਹੈ ਕੀ electronic vehicle ਵੀ ਜੋ ਖਰੀਦ ਦੀ cost ਹੈ ਉਹ ਅੱਜ ਵੀ traditional vehicle ਨਾਲੋਂ ਥੋੜੇ ਹ ਵੱਧ ਹੈ, ਜਿਸ ਕਰਕੇ consumer ਉਹ ਖਰੀਦਣ ਵਿੱਚ ਇਹਨਾਂ ਉਤਸ਼ਾਹਿਤ ਨਹੀਂ ਹੁੰਦਾ ਇਸਤੋਂ ਇਲਾਵਾ ਇਹ technology ਬਹੁਤ ਤੇਜੀ ਨਾਲ ਵੱਧ ਰਹੀ ਹੈ ਅਤੇ ਦਿਨ ਪ੍ਰਤੀਦਿਨ ਆਪਾਂ ਦੇਖਦੇ ਹਾਂ ਕੀ ਨਵੀਂ ਤੋਂ ਨਵੀਂ technology ਆਉਣ ਨਾਲ ਉਸਦੇ technology ਦੇ ਵਿੱਚ ਵਾਧਾ ਹੋ ਰਿਹਾ ਹੈ ਅਤੇ ਵਧੀਆ ਤੋਂ ਵਧੀਆ vehicle ਮਾਰਕੀਟ ਵਿੱਚ ਉਪਲੱਬਧ ਹੋ ਰਹੇ ਹਨ ਹਾਲਾਂਕਿ ਸਰਕਾਰ ਦਾ ਇਸ ਪਾਸੇ ਕਾਫੀ ਸਹਿਯੋਗ ਹੈ ਅਤੇ ਸਰਕਾਰ ਖੁਦ ਜੋ ਵੀ ਪਬਲਿਕ ਟ੍ਰਾੰਸਪੋਰਟ ਦੇ ਲਈ ਬੱਸਾਂ, ਟਰੱਕ ਵਗੈਰਾ ਖਰੀਦਦੀ ਹੈ ਉਹ EV ਵਾਲੇ vehicle ਖਰੀਦਣ ਦੀ

ਜਿਵੇਂ ਕੀ ਤੁਸੀ ਦੱਸਿਆਂ ਕੀ ਸਰਕਾਰ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ ਅਹ ਪ੍ਰਦੂਸ਼ਣ ਨੂੰ ਘਟਾਉਣ ਲਈ ਕੀ ਇਹਨਾਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਵੀ ਨਿਕਲ ਰਿਹਾ ਹੈ ਹਲਾਂਕਿ ਸਰਕਾਰ ਨੇ sustainability ਨੂੰ ਉਤਸ਼ਾਹਿਤ ਕਰਨ ਲਈ ਬਹੁਤ ਵੱਖ-ਵੱਖ ਕਦਮ ਚੁੱਕੇ ਹਨ ਅਤੇ ਇਸ ਦਾ ਫਾਇਦਾ ਵੀ ਹੋਇਆ ਹੈ ਪਰ ਮੌਜੂਦਾ ਦ੍ਰਿਸ਼ ਅਜੇ ਵੀ ਲੋੜੀਂਦਾ ਬਹੁਤ ਕੁਛ ਛੱਡਦਾ ਹੈ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੀ ਤੇਜੀ ਨਾਲ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਪਲਾਸਟਿਕ ਦਾ ਕੂੜਾ ਵਧਿਆ ਹੈ ਅਤੇ ਇਸਦੇ ਨਿਪਟਾਰੇ ਦੀ ਸਮੱਸਿਆ ਵੱਡੀ ਚੁਣੌਤੀ ਬਣੀ ਹੋਈ ਹੈ ਹਲਾਂਕਿ ਕੁੱਝ ਸਕਰਾਤਮਕ ਵਿਕਾਸ ਵੀ ਹੋਏ ਹਨ, ਉਦਾਹਰਣ ਲਈ ਭਾਰਤ ਦੇ ਕਈ ਸ਼ਹਿਰਾਂ ਨੇ single user ਪਲਾਸਟਿਕ ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਈ ਅਤੇ ਕਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ

ਦੀ help ਨਾਲ ਆਪਾਂ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਬਹੁਤ ਵਾਧਾ ਕਰ ਸਕਦੇ ਹਾਂ

ਇਹ ਲੱਗਦਾ ਹੈ ਕੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਵਿਅਕਤੀਗਤ ਪੱਧਰ ਤੇ ਵੀ ਆਪਾਂ ਕੁਛ ਕਰ ਸਕਦੇ ਆਂ ਜੀ ਬਿਲਕੁਲ ਇਹ ਇੱਕ ਬਹੁਤ ਹੀ ਸਕਰਾਤਮਕ ਕਦਮ ਹੈ, ਪਰ ਇਸ ਦੀ ਪ੍ਰਭਾਵਸ਼ੀਲਤਾ ਪਾਬੰਦੀ ਦੇ ਲਾਗੂ ਹੋਣ ਤੇ ਨਿਰਭਰ ਕਰਦੀ ਹੈ ਕੁੱਝ ਸ਼ਹਿਰਾਂ ਵਿੱਚ ਪਾਬੰਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਗਿਆ ਹੈ ਜਦਕਿ ਕੁੱਝ ਸ਼ਹਿਰਾਂ ਵਿੱਚ ਇਹ ਇੰਨੀ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ ਹੈ ਹਲਾਂਕਿ ਪਾਬੰਦੀ ਕਾਰਕ ਪਲਾਸਟਿਕ ਦੇ ਕਚਰੇ ਅਤੇ ਵਾਤਾਵਰਨ ਵਿੱਚ ਇਸਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧੀ ਹੈ ਜੀ ਕੀ ਆਪਣੇ ਆਪ ਵਿੱਚ ਇੱਕ ਸਕਾਰਤਮਕ ਵਿਕਾਸ ਹੈ ਪਰ ਆਪਾਂ ਨੂੰ ਇੱਥੇ ਇਹ ਸਮਝਣਾ ਪਵੇਗਾ ਕੀ ਸਿਰਫ ਸਰਕਾਰ ਦੇ ਕਰਨ ਨਾਲ ਇਹ ਚੀਜ਼ਾਂ ਨਹੀਂ ਹੁੰਦੀਆਂ, ਇਸ ਦੇ ਵਿੱਚ ਵਿਅਕਤੀਗਤ ਪੱਧਰ ਤੇ ਆਪਾਂ ਸਭ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਜਰੂਰਤ ਹੈ ਜਦੋ ਜੀਵ ਅਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਇਹੋ ਜੀ ਹਰ ਇੱਕ ਛੋਟੀ ਤੋਂ ਛੋਟੀ ਕੋਸ਼ਿਸ਼ ਦੀ ਗਿਣਤੀ ਹੁੰਦੀ ਹੈ ਇੱਕ ਵਿਅਕਤੀ ਆਪਣਾ